ਫੁੱਲ ਲਗਾਏ ਹੈਗੇ ਆ ਮੋਰ ਬਣੇ ਹੋਏ ਐ ਇਥੇ ਇਕ ਮੋਰਨੀ ਹੈਗੀ ਐ ਏ_ਸੀ ਲੱਗਿਆ ਹੈਗਾ ਚੇਅਰ ਪਈਆਂ --

ਇਹ ਇੱਕ ਬਾਸਕੇਟ ਹੈਗੀ ਆ ਬਾਸਕੇਟ ਵਿੱਚ ਕਾਫੀ ਸਾਰੇ ਟਮਾਟਰ ਰੱਖੇ ਹੋਏ ਹੈਂ।

ਜਿਹੜੇ ਕਿ ਕਾਫੀ ਵੱਡੇ ਨੇ ਕੁਛ ਛੋਟੇ ਨੇ ਕੁਛ ਵਿੱਚੋ ਖਰਾਬ ਹੈਗੇ ਨੇ।

ਹਰੇ ਨੇ ਲਾਲ ਨੇ ਕੁਝ ਦਾੱਗੀ ਹੈਗੇਆ ਬਾਸਕੇਟ ਜੇਹੜੀ ਆ--

ਪੀਲੇ ਕਲਰ ਦੇ ਤਾਰਾ ਲੱਗੀਆਂ ਹੋਈਆਂ ਨੇ ਜਿਹਦੇ ਵਿੱਚ ਦੀਵਾਰਾਂ ਹੈਗੀਆਂ।

ਤੇ ਕਾਫੀ ਸਾਰੇ ਰੈਕ ਹੈ ਰੈਕਾਂ ਵਿੱਚ--

ਜਿਨਾਂ ਨੇ ਬਲੂ ਕਲਰ ਦੀ ਟੀ ਸ਼ਰਟ ਪਾਈ ਹੈਗੀ ਆ ਗਰੇ ਕਲਰ ਦੀ ਪੈਂਟ ਪਾਈ ਹੈਗੀ ਆ ਪੇੜ ਹੈਗਾ।

ਸੋ ਸੋਪ ਦੇ ਵਿੱਚ ਕਾਫੀ ਸਾਰਾ ਸਮਾਨ ਰੱਖਿਆ ਹੈਗਾ ਆ ਬੋਰੀਆਂ ਪਈਆਂ ਹੈਗੀਆਂ ਨੇ ਜਿਹੜੀਆਂ ਕਿ ਆਟੇ ਦੀਆਂ ਹੈਗੀਆਂ ਨੇ।

ਵੱਡਾ ਜਿਹਾ ਸੋਫਾ ਲੱਗਿਆ ਹੋਇਆ ਐ ਜਿਹੜਾ ਕਿ ਬਲੂ ਕਲਰ ਦਾ ਹੈਗਾ ਆ।

ਤੇ ਟੇਬਲ ਉਪਰ ਕਾਫੀ ਸਾਰਾ ਏ ਜਿਹੜਾ ਖਾਣੇ ਦਾ ਸਮਾਨ ਰੱਖਿਆ ਹੇਗਾ ਪਲੇਟਸ ਰੱਖੀ ਹ ਰੁਮਾਲ ਰੱਖਿਆ ਏ।